ਆਹ ਇੱਕ ਪੈਲੇਸ ਹੈਗਾ ਪੈਲੇਸ ਦੇ ਅੰਦਰ ਮੈਟ ਵਿਛਾਏ ਹੋਏ ਹੈਂ ਫਰਾਟੇ ਪੱਖੇ ਵੀ ਇੱਥੇ ਲੱਗੇ ਹੋਏ ਹੈਂ ਬਹੁਤ ਸਾਰੇ ਟੇਬਲ ਲੱਗੇ ਹੋਏ ਹੈਂ ਕੁਰਸੀਆਂ ਵਗੈਰਾ ਵੀ ਇੱਥੇ ਲੱਗੀਆਂ ਹੋਈਆਂ ਨੇਂ।

ਝੂਮਰ ਵੀ ਲੱਗਿਆ ਹੋਇਆ ਇੱਥੇ ਲਾਈਟਾਂ ਵਗੈਰਾ ਵੀ ਲੱਗਿਆਂ ਹੋਈਆਂ ਬਹੁਤ ਸਾਰੀਆਂ ਇੱਥੇ ਤੇ ਜਿੱਥੇ ਸੋਫਾ ਵੀ ਪਿਆ ਹੋਇਆ ਹੈ ਇੱਥੇ ਇੱਕ ਚਿੱਟੇ ਰੰਗ ਦੇ ਪਰਦੇ ਵਗੈਰਾ ਵੀ ਲੱਗੇ ਹੋਏਆ ਇੱਥੇ।

ਲੱਗਿਆ ਹੋਇਆ ਹੈ ਇੱਥੇ ਜਾਮਨੀ ਰੰਗ ਦੇ ਓਰੇਂਜ ਰੰਗ ਦੇ ਦਿਵਾਰ ਤੇ ਨਾਲ ਇੱਕ ਫੋਟੋ ਵੀ ਲੱਗੀ ਹੋਈ ਹੈ ਸਵਿੱਚ ਵਗੈਰਾ ਵੀ ਇੱਥੇ ਬਣੇ ਹੋਏ ਹੈਂ।

ਇਹ ਇੱਕ ਕਲੀਨਿਕ ਹੈ ਕਲੀਨਿਕ ਦੇ ਅੰਦਰ ਇੱਕ ਟੇਬਲ ਲੱਗਿਆ ਹੋਇਆ ਏ ਟੇਬਲ ਦੇ ਉੱਤੇ ਟੂਟੀ ਵਾਸ਼ ਬੇਸਿਨ ਲੱਗੀਆਂ ਹੋਇਆ ਏ ਡਸਟਵਿਨ ਵੀ ਰੱਖਿਆ ਹੋਇਆ ਏ ਇੱਥੇ ਨੀਲੇ ਰੰਗ ਦਾ।

ਬਹੁਤ ਸਾਰੇ ਬੂਟੇ ਵਗੈਰਾ ਇੱਥੇ ਲੱਗੇ ਹੋਏ ਐ ਲਾਈਟਾਂ ਵਗੈਰਾ ਵੀ ਇੱਥੇ ਲੱਗੀਆਂ ਹੋਈਐਂ ਬਹੁਤ ਸਾਰੀਆਂ ਬਹੁਤ ਲੋਕ ਕੁਰਸੀਆਂ ਤੇ ਬੈਠੇ ਵੀ ਹੋਏ ਐ।

ਨੀਲੇ ਰੰਗ ਦੀ ਸਾੜੀ ਵੀ ਪਈ ਹੋਈ ਆ ਤੇ ਮਹਿਰੂਨ ਕਲਰ ਦੀ ਸਾੜੀ ਵੀ ਰੱਖੀ ਹੋਇਆ ਇਥੇ।

ਇਹ ਕੱਪੜਿਆਂ ਦਾ ਸ਼ੋਰੂਮ ਹੈਗਾ ਇਥੇ ਬਹੁਤ ਸਾਰੇ ਕੱਪੜੇ ਲੱਗੇ ਹੋਏ ਆ ਟੇਬਲ ਵੀ ਲੱਗੇ ਹੋਏ ਆ ਬਹੁਤ ਸਾਰੇ ਇਥੇ।

ਇਹ ਇੱਕ ਰੋਡ ਹੈ ਇੱਥੇ ਰੋਡ ਤੇ ਉੱਤੇ ਬੜੀ ਸਾਰੀ ਦੁਕਾਨਾਂ ਬਣੀਆਂ ਹੋਈਐਂ ਰੋਡ ਉੱਤੇ ਐਟੋ ਵੀ ਲੱਗੇ ਹੋਏ ਐ ਰਕਸ਼ਾ ਵੀ ਲੱਗੀਆਂ ਹੋਈਐਂ ਬਹੁਤ ਸਾਰੀਆਂ ਦੁਕਾਨਾਂ ਵੀ ਇੱਥੇ ਬਣੀਆਂ ਹੋਈਆਂ ਨੇ।

ਕੁਰਸੀ ਵੀ ਲੱਗੀ ਹੋਈ ਐ ਇੱਕ ਇੱਥੇ ਸਿਲੈਂਡਰ ਵੀ ਲੱਗਿਆ ਹੋਏਆ ਐ ਇੱਥੇ ਇੱਕ ਬਹੁਤ ਸਾਰੇ ਬੂਟੇ ਵਗੈਰਾ ਵੀ ਇੱਥੇ ਲੱਗੇ ਹੋਏ ਐ।

ਵਾਸ਼ਿੰਗ ਮਸ਼ੀਨ ਵੀ ਲੱਗਿਆਂ ਹੋਈਆਂ ਇੱਥੇ ਬੋਹਤ ਸਾਰੀਆਂ ਲਾਈਟਾਂ ਵੀ ਲੱਗੀਆਂ ਹੋਈਆਂ ਬੜੀਆ ਜਿਆਦਾਂ ਮੋਬਾਈਲ ਨੰਬਰ ਇੱਥੇ ਲਿੱਖਿਆ ਹੋਇਆ ਹੈ ਜ਼ੀਰੋ ਇੱਕ ਅੱਠ ਛੇ --

ਇਹ ਇੱਕ ਕਲਾਸ ਰੂਮ ਹੈਗਾ ਹੈ ਇੱਥੇ ਬੋਹੁਤ ਸਾਰੇ ਟੇਬਲ ਲੱਗੇ ਹੋਏ ਹੈਂ ਕੁਰਸੀਆਂ ਵੀ ਲੱਗਿਆਂ ਹੋਈ ਹੈਂ।

ਐ ਇੱਕ ਘਰ ਹੈ ਘਰ ਦੇ ਅੰਦਰ ਇੱਕ ਰਸੋਈ ਬਣੀ ਹੋਈ ਏ। ਰਸੋਈ ਦੇ ਅੰਦਰ ਇੱਕ ਗੈਸ ਲੱਗੀ ਹੋਈ ਏ ਬਹੁਤ ਸਾਰੀ ਲਾਈਟਾਂ ਲੱਗੀਆਂ ਹੋਈਆਂ ਇਥੇ।

ਨੌ ਛੇ ਚਾਰ ਛੇ ਸਤ ਪੰਜ ਸੱਤ ਪੰਜ ਛੇ ਜ਼ੀਰੋ ।

ਇਹ ਇੱਕ ਪਿੰਡ ਹੈਗਾ ਇੱਥੇ ਬਹੁਤ ਸਾਰੇ ਘਰ ਵਗੈਰਾ ਬਣਿਆ ਹੋਇਆ ਇੱਕ ਗੱਡੀ ਵੀ ਲੱਗੀ ਹੋਈਆ ਇੱਥੇ ਬਾਇਕ ਵੀ ਲੱਗੀ ਹੋਈਆ ਇੱਥੇ।